ਕੁਝ ਜ਼ਿਆਦਾ ਹੀ ਵੇਖਣ ਨੂੰ ਮਿਲਦਾ ਹੈ ਭਾਰਤੀ ਨੌਜਵਾਨ ਮੁੰਡੇ-ਕੁੜੀਆਂ ਪੱਛਮੀ ਦੇਸਾਂ ਦੇ fashion ਦੀ ਅੰਨ੍ਹੇ-ਵਾਹ ਨਕਲ ਕਰ ਰਹੇ ਹਨ। ਇਸ fashion ਤੋਂ ਸਾਡਾ ਵਿਦਿਆਰਥੀ ਵਰਗ ਵੀ ਅਛੂਤਾ ਨਹੀਂ ਰਿਹਾ ਵਿਦਿਆਰਥੀਆਂ ਵਰਗ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਕਿਸੇ ਦੀਆਂ ਚੰਗੀਆਂ ਆਦਤਾਂ ਨੂੰ ਤਾਂ ਗ੍ਰਹਿਣ ਨਹੀਂ ਕਰਦੇ,

ਵਿਦਿਆਰਥੀਆਂ ਤੇ fashion ਦਾ ਪ੍ਰਭਾਵ ਵਿਦਿਆਰਥੀ ਵਰਗ ਵਿੱਚ ਇਕ ਬਹੁਤ ਹੀ ਵੱਡੀ ਗਲਤ-ਫ਼ਹਿਮੀ ਹੈ ਕਿ school ਜਾਂ college ਵਿਦਿਆਰਥੀ

ਸਮਾਜ ਵਿਚ ਨਵੀਨਤਾ ਦਾ ਆਉਣ ਅਤੀ ਜ਼ਰੂਰੀ ਹੈ, ਜਿਸ ਤਰ੍ਹਾਂ ਕੋਈ ਬਾਗ ਭਿੰਨ-ਭਿੰਨ ਕਿਸਮ ਦੇ ਖਿੜੇ ਹੋਏ ਫੁੱਲਾਂ ਨਾਲ ਸੋਹੰਦਾ ਹੈ ਉਸੇ ਤਰ੍ਹਾਂ ਸਾਡਾ ਸਮਾਜ ਵੀ ਨਵੀਨਤਾ ਚਾਹੁੰਦਾ ਹੈ।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 ਇਹ ਠੀਕ ਹੈ ਕਿ fashion ਨਵੀਨਤਾ ਦਾ ਸੋਮਾ ਹੈ ਪਰ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਲਿਆਂਦੀ ਨਵੀਨਤਾ ਵੀ ਕਿਸੇ ਕੰਮ ਦੀ ਨਹੀਂ fashion ਦਾ ਬਦਲਦੇ ਰਹਿਣਾ fashion ਦਾ ਸੁਭਾਅ

ਤੰਗ ਮੋ ਅਹ ਤੰਗ ਪੈਂਟਾ ਪਹਿਨਦੇ ਸੀ ਤੇ ਲੜਕੀਆਂ ਬਿਲਕੁਲ ਫਿੱਟ ਬਾਹਵਾਂ ਰਹਿਤ ਕਮੀਜ਼ਾਂ ਪਹਨਦੀਆਂ ਸੀ ਤੇ ਕਦੀ ਤੰਗ ਤੇ ਕਦੀ ਖੁੱਲ੍ਹੀ ਮੋਹਰੀ ਵਾਲੀਆਂ ਸਲਵਾਰਾਂ ਪਹਿਨਦੀਆਂ ਸੀ। ਨਵੇਂ style ਦੇ ਵਾਲ, ਮੋਢੇ ਤੇ ਚੁੰਨੀ ਸੁੱਟ ਕੇ ਅਹ ਤੁਰੀਆਂ ਫਿਰਦੀਆਂ ਹਨ ਬਣਾਵਟੀ ਸੋਹਜ ਇੰਨਾ ਵੱਧ ਗਿਆ ਹੈ ਕਿ ਵਿਆਹੀ ਅਤੇ ਕੁਆਰੀ ਕੁੜੀ ਵਿਚ ਫ਼ਰਕ ਸਮਝਣਾ ਔਖਾ ਹੋ ਵਿੱਚ fashion ਪਿੱਛਲੇ ਸਮਿਆਂ ਵਿਚ ਲੋਕਾਂ ਨੂੰ ਖਾਣ-ਪੀਣ ਦਾ ਸ਼ੌਕ ਹੁੰਦਾ ਸੀ। ਉਹ ਖਾਣ-ਪੀਣ ਨੂੰ ਹੀ fashion ਸਮਝਦੇ ਹਨ ਅੱਜ ਦੁੱਧ-ਘਿਉ ਤਾਂ ਗਾਇਬ ਹੀ ਹੋ ਗਏ ਹਨ ਉਨ੍ਹਾਂ ਦੀ ਜਗ੍ਹਾ ਤੇ ਚਾਹ ਕਾਫ਼ੀ ਤੇ ਚੱਟਪਟੀਆਂ ਚੀਜ਼ਾਂ ਪ੍ਰਧਾਨ ਹੋ ਗਈਆਂ ਹਨ। ਛੋਟੀ ਉਮਰ ਦੇ ਬੱਚੇ ਵੀ ਸ਼ਰਾਬ ਤੇ ਸਿਗਰਟ ਦੇ ਆਦੀ ਹੋ ਚੁੱਕੇ ਹਨ ਨਸ਼ਿਆਂ ਦੇ ਉਨ੍ਹਾਂ ਨੂੰ, ਨੇ ਸਰੀਰਾਂ ਨੂੰ ਖੋਖਲਾ ਕਰ ਦਿੱਤਾ, ਪੜਾਈ ਵਿਚ fashion ਹੋਰ ਤਾਂ ਹੋਰ, ਪੜ੍ਹਾਈ ਵਿਚ fashion ਪ੍ਰਚਲਤ ਹੋ ਰਿਹਾ ਹੈ ਹੁਣ ਵਿਦਿਆਰਥੀ ਮਨ ਲਾ ਕੇ ਪੜ੍ਹਨ ਦੀ ਬਜਾਏ ਸ਼ਰਾਰਤਾਂ ਅਨੁਸ਼ਾਸਨਹੀਣਤਾ ਵੱਲ ਪ੍ਰੇਰਤ ਹੋ ਰਹੇ ਹੈ। ਜੋ ਵਿਦਿਆਰਥੀ ਕਦੇ ਅਧਿਆਪਕ ਦੇ ਸਾਹਮਣੇ ਅੱਖ ਚੁੱਕ ਕੇ ਗੱਲ ਨਹੀਂ ਸੀ ਕਰਦਾ ਅੱਜ ਗੁਸਤਾਖ਼ੀ ਨਾਲ ਗੱਲ ਕਰਦਾ ਹੈ ਹੱਥਾਂ ਵਿਚ ਬਸਤੇ ਦੀ ਬਜਾਏ ਇਕ-ਦੋ ਕਿਤਾਬਾਂ ਲਿਆਉਣ, ਪੁਸਤਕਾਂ ਦੀ ਥਾਂ ਗਾਇਡਾਂ ਪੜ੍ਹਨਾ, ਜਮਾ hello

ਸਸਰੀਕਾਲ madam ਜੀ ਸਸਰੀਕਲ ਜੀ ਕੀ ਹਾਲ ਐ ਵਧੀਆ ਤੁਸੀਂ ਸੁਣਾਓ

ਹੋਰ ਘਰੇ ਕਿੱਦਾਂ ਘਰੇ ਵੀ ਠੀਕ ਆ ਕਾਜਲ ਐ

ਠੀਕ ਐ ਹਮ ਮੋਟੀ ਹੋਈ ਕਿ ਨਹੀਂ ਮੋਟੀ ਨਹੀਂ ਮੈਂ ਕਿੱਥੇ ਮੋਟੀ ਹੋਣਾ ਐ

ਹੋਰ ਹੋਰ ਠੀਕ ਐ ਹੋਰ ਤੂੰ ਮੇਰੇ ਦਾਦੇ ਵੱਲ ਪੁੱਛਣ ਡਈ ਸੀ ਨਾ ਦਾਦੇ ਮੇਰੇ ਨੂੰ ਮਾਸਟਡ ਸੀਗਾ ਓਥੇ, ਜਿਹੜਾ ਮਿਸਨ mission ਸਕੂਲ ਨੀ ਐ ਓਥੇ station ਦੇ ਕੋਲ

ਓਥੇ ਦੁੱਧ ਦੇੜੇ

ਪੜਾਈ ਵੀ ਓਥੇ ਕੀਤੀ ਤੇ teacher ਵੀ ਓਥੇ ਹੀਂ ਸੀ ਠੀਕ ਆ ਵਧੀਆ ਫਿਰ ਤੇ ਹਮ ਤੇ ਫੇਰ ਕਾਰਖਾਨੇ ਚ ਵੀ job ਮਿਲੀ ਸੀ ਪਟਵਾਰੀ ਦੀ ਵੀ ਮਿਲੀ ਸੀ ਲੈ ਫਿਰ ਤੇ ਦਾਦਾ ਜੀ ਤਰੱਕੀਆਂ ਚ ਸੀ ਹਮ ਠੀਕ ਐ ਵਧੀਆ ਗੱਲ ਐ ਹੋਰ ਕੀ ਕਰਨ ਡਏ ਕੁਛ ਨੀ ਦੁਕਾਨ ਤੇ ਆਈ ਸੀ ਹੁਣੇ ਅੱਛਾ ਹਮ ਹੁਣ ਨੀ ਆਉਂਦੇ ਹੈਪੂ ਦੀ ਦੁਕਾਨ ਤੇ ਕਿਹਦੀ ਦੁਕਾਨ ਤੇ ਤੂੰ ਮੈਨੂੰ ਦੱਸਦੀ ਹੁੰਦੀ ਸੀ ਨਾ ਕਿ ਤੁਸੀਂ ਹੈਪੂ ਦੀ ਦੁਕਾਨ ਤੇ ਆਉਂਦੇ ਹੁੰਦੇ ਸੀ

ਹੈਪੂ ਸਾਡੇ ਪਿੰਡ ਆਲਾ ਉਹ ਜਿਹੜੇ ਆਂਡਿਆ ਵਾਲੀ

ਹੋਰ ਹੋਰ ਠੀਕ ਐ ਜੇ cut ਕੇ ਲਾਉਣਾ ਤੇ ਫੇਰ cut ਕੇ ਲਾਲਾ ਨਹੀਂ ਹੁਣ ਨੀ ਲਾਉਣਾ cut ਕੇ ਅੱਛਾ ਠੀਕ ਐ ਠੀਕ ਐ

college ਦੀ ਗੱਲ ਬਾਤ ਤੈਨੂੰ ਪਤਾ ਈ ਐ ਤੁਹਾਡੇ ਨਾਲ਼ ਈ ਹਮ ਯਾਰ ਉਹ ਜਿਹੜੇ ਚਨਿਆਂ ਵਾਲੇ ਬਣਦੇ ਨੇ ਉਹ ਬੜੇ ਯਾਦ ਆਉਂਦੇ ਨੇ ਬਸ

ਮੈਨੂੰ ਤੇ ਉਹ ਵੀ ਨੀ ਸੀ ਪਸੰਦ ਕਿਓ ਅਹ ਮੈਨੂੰ ਬੜੇ ਪਸੰਦ ਸੀ

ਮੈਨੂੰ ਆਪਤੇ ਬੜੇ ਪਸੰਦ canteen ਚੋਂ ਨੀ ਸਗੋਂ ਕੁਛ ਸਹੀ ਮਿਲਦਾ ਰਿਹਾ ਉਹ ਸਹੀ ਲੱਗਦੇ ਰਹੇ

ਨਹੀਂ ਉਹਨਾਂ ਚ ਮਿਰਚ ਜਿਆਦਾ ਹੁੰਦੀ ਸੀ ਮੈਂ ਤਾਂ ਮਨਜਿੰਦਰ ਦੇ ਕਹਿਣ ਤੇ ਖਾਂਦੀ ਰਹੀ ਪਤਾ ਕਿੰਨੀ ਸਹੀ ਲੱਗਦੀ ਸੀ ਮਿਰਚ ਤੇਜ਼ ਹੋਣੀ

ਠੀਕ ਆ ਹਮ fast food ਖਾਇਆ ਕਰੋ ਕੀ ਪਤਾ ਮੋਟੇ ਹੋਜੋ ਚੰਗਾ ਮੋਟੇ ਨੀ ਹੋਣਾ ਮੈਨੂੰ ਪਸੰਦ ਠੀਕ ਆ ਮੈਂ ਆਪੇ ਨੀ ਹੁੰਦੀ ਜਿੰਨਾ ਮਰਜ਼ੀ ਖਾਈ ਜਾਵਾ ਮੈਨੂੰ ਲੱਗਦਾ ਈ ਨੀ ਐ ਮੈਨੂੰ ਭੁੱਖ ਈ ਬੜੀ ਘੱਟ ਲੱਗਦੀ ਠੀਕ ਐ ਹਮ ਅਮੀ ਪਾਣੀ ਦਾ ਗਿਲਾਸ ਦਈ ਪਾਣੀ ਪੀਂਦੀ ਆ ਮੈਂ ਵੱਧ ਤੋਂ ਵੱਧ ਤਾਂਈ ਪਤਲੇ ਓ ਪਾਣੀ ਵੀ ਪੀਂਨੀ ਓਰ ਦੁੱਧ ਵੀ ਪੀਂਨੀ

ਦੇਸੀ ਘਿਓ ਖਾਨੀ ਆ ਅੱਛਾ ਤੇ ਉਹ ਕਿੱਥੇ ਲੱਗਦਾ ਦੇਸੀ ਘਿਓ

ਅਹ ਠੀਕ ਆ fat ਵੀ ਹੁੰਦੀ ਉਹਦੇ ਚ ਤੇ, ਤੇ ਉ ਪਤਾ ਨੀ ਮੋਟੀ ਨੀ ਹੁੰਦੀ ਪਰ ਮੈਂ ਵਧੀਆ ਗੱਲ ਐ ਨਹੀਂ ਹੋਣੇ ਚਾਹੀਦਾ ਮੋਟੇ ਹਮ ਮੈਨੂੰ ਆਪੇ ਜਦੋਂ ਲੱਗੇ ਲੱਗਣ ਥੋੜਾ ਜਿਹਾ ਫੇਰ ਮੈਂ exercise ਕਰ ਲੈਂਦੀ ਹੁੰਦੀ start ਨਾਲ਼ ਕੀ ਚੱਲ

ਮੈਨੂੰ ਵੀ ਪਸੰਦ ਐ exercise ਕਰਣੀ ਮੰਮੀ ਹੁਣੀ ਕਰਨ ਨੀ ਦਿੰਦੇ ਕਹਿ ਦਿੰਦੇ ਅਵੇ ਤੂੰ ਅਰਮਾਨ ਨਾਲ਼ ਲੇਟੀ ਰਵੇ ਪਖੰਡ ਕਰਦੀ ਲੈ ਵਧੀਆ ਵਾਂ ਆਪਣੀ ਆਹੋ ਵਧੀਆ ਵਾਂ ਤੇ ਬੰਦਾ active ਰਹਿੰਦਾ ਨਾਲੇ ਸਰੀਰ ਸਹੀ ਰਹਿੰਦਾ ਹਾਂਜੀ ਹਾਂਜੀ ਹਮ ਹੋਰ ਕੋਈ ਗੱਲ ਬਾਤ

ਅੱਛਾ ਤੈਨੂੰ ਸਫ਼ਰ ਕਰਨਾ ਕਿਸ ਚ ਪਸੰਦ, ਬਸ ਚ ਕਿ train ਚ ਮੈਨੂੰ train ਚ ਡਰ ਆਉਂਦਾ ਤੇ ਬਸ ਚ ਰਸ਼ ਬੜਾ ਹੁੰਦਾ ਮਤਲਬ ਠੀਕ ਲੱਗਦਾ

ਮੈਨੂੰ ਖੁਦ ਮਤਲਬ ਜਿਦਾਂ scooter ਤੇ ਜਿਆਦਾ, ਜਾਂ bike ਆਪਨੀ ਹੋਏ ਤੇ ਬਸ ਮੈਨੂੰ ਬਸ ਚ ਵਧੀਆ ਲੱਗਦਾ

ਠੀਕ ਆ ਅਵੇ ਈ ਬਸ ਚ ਸੀਟ ਨਾ ਮਿਲੇ ਵਾਈਦੇ ਵੇ conductor ਕਦੀ ਅੱਗੇ ਹੋਵੋ ਕਦੀ ਪਿੱਛੇ ਹੋਵੋ ਬਸ ਇਦਾਂ ਈ ਨਿਕਲ ਜਾਂਦਾ ਸਫ਼ਰ ਆਹੋ ਏਹ ਤੇ ਹੈਗਾ ਸੀਟ ਮਿਲਣੀ ਜਰੂਰੀ ਆ

ਜੇ ਸੀਟ ਨਾ ਮਿਲੇ ਫਿਰ ਔਖਾ ਫੇਰ ਔਖਾ ਹੁੰਦਾ ਐ ਮੈਂ ਫਿਰ ਜਦੋਂ ਕਿਤੇ ਜਾਵਾ ਵੀ ਵਾਇਦੇ ਵੇ ਬਸ ਚ ਫਿਰ ਮੈਂ ਬਾਰੀ ਚ ਖੜੋਤੀ ਰਹਿੰਦੀ ਹੁੰਦੀ ਆ ਅੰਦਰ ਬਾਹਰ

ਬਾਕੀ ਜਿੱਥੇ ਮਰਜ਼ੀ ਆਉਂਦੇ ਜਾਂਦੇ ਰਹੋ conductor ਨੇ ਓਦਰ ਨੂੰ ਆਉਣਾ ਉਹਨੇ ਕਹਿਣਾ ਪਿੱਛੇ ਨੂੰ ਹੋਵੋ, ਅੱਗਿਓ ਆਉਣਾ ਉਹਨੇ ਕਹਿਣਾ ਅੱਗੇ ਹੋਵੋ ਸਹੀ ਆ ਉਹਨਾ ਕਹਿਨਾ ਕਦੀ ਇੱਧਰ ਹੋਵੋ ਕਦੀ ਇੱਧਰ ਹੋਵੋ ਅੱਗੇ ਪਿੱਛੇ ਕਰਦੇ ਰਹਿੰਦੇ ਮੈਂ ਨਾ ਇੱਕ ਵਾਰੀ ਅਸੀਂ ਵਿਆਹ ਜਾਣਾ ਸੀਗਾ, ਰਿਸ਼ਤੇਦਾਰਾਂ ਦੇ

ਤੇ ਅਸੀਂ ਓਦਾ ਅਸੀਂ ਵਿਆਹ ਜਾਣਾ ਸੀ ਰਿਸ਼ਤੇਦਾਰਾਂ ਦੇ

ਤੇ ਹੁਣ ਅਸੀਂ ਕਦੀ ਗਏ ਨੀ ਉਹ ਵਾਲੀ ਬਸ ਚ ਸਰਕਾਰੀ ਜਿਹੜੀ ਬਸ ਹੁੰਦੀ ਐ ਅਧਾਰ ਕਾਡ ਵਾਲੀ

ਤੇ ਅਸੀਂ roadways ਚ ਗਏ ਤੇ ਓਧਰ ਜਾਂਦੀਆ ਉਹੀਂ ਜਮੇਤਾ ਵੱਲ ਮਹਿਤਾ ਜਿਹੜਾ ਮਹਿਤਾ ਚੋਂਕ ਜਿਹੜਾ ਤੇ ਸਾਨੂੰ ਨੀ ਸੀ ਪਤਾ ਉੱਧਰ ਅਧਾਰ ਕਾਡ ਵਾਲੀ ਕਿੱਧਰ ਬਟਾਲੇ ਈ ਐ ਇੱਧਰ ਬਟਾਲੇ ਤੋਂ ਅੱਗੇ ਕਾਂਜੀਆਂ ਵਾਲੀ side ਪਤਾ ਨੀ ਹਮ ਹਮ ਬਟਾਲੇ ਤੋਂ ਬਸ ਲਈਦੀ ਹਾਂ ਕਾਦੀਆ ਵਾਲੀ side ਈ ਲਾਲਾ ਤੂੰ

pony ਘੁਮਗੀ ਓਹਦੀ ਏਨੀ ਭੀੜ ਸੀਗੀ ਤੇ ਬੱਚੇ ਵਿਚਾਰੇ ਵਿੱਚ ਰੋਣ ਹਾਂ ਏਦਾਂ ਈ ਜਨਾਨੀਆ ਨੇ ਬੜਾ ਖਲਾਰਾਂ ਪਾਇਆ ਹੁੰਦਾ ਸਰਕਾਰੀ ਬੱਸਾਂ ਦਾ ਤੇ ਆਹੋ ਤੇ ਮੈਂ ਤੇ stand ਤੇ ਵੀ ਦੇਖਣ ਵਾਲਾ ਨਜ਼ਾਰਾ ਹੁੰਦਾ

ਠੀਕ ਐ, ਮੈਂ ਆਪ ਨੀ ਜਿੱਦਾ ਹੁੰਦਾ ਨਾ ਕਈ wait ਕਰਕੇ ਉਹਦੇ ਚ ਈ ਜਾਣਾ ਮੈਨੀ ਕਦੀ ਇਦਾਂ ਕੀਤਾ ਉੱਤੋਂ ਅਮ੍ਰਿਤਸਰ wait ਕਰਨਦੇ ਤੇ ਏਨਾਂ ਜਿਆਦਾ ਜਨਾਨੀਆ ਬੜੀਆ ਬੈਠੀਆਂ ਸੀ ਹੈਨਾ ਹਮ ਤੇ ਜਿਦਾਂ ਈ ਬਸ ਆ ਕੇ ਲੱਗੀ, ਤੇ ਤੈਨੂੰ ਪਤਾ ਇੱਕੋ ਈ ਬਾਰੀ ਖੋਲਦੇ ਉੱਥੇ ਹਮ ਅਗਲੀ ਜਾਂ ਪਿਛਲੀ ਤੇ ਜਨਾਨੀਆ ਨੇ ਏਨਾਂ ਰਸ਼ ਪਾ ਪਾ ਕੇ ਇੱਕ ਜਨਾਨੀ ਵੀਚਾਰੀ ਬੜੀ ਮਤਲਬ ਜਿਦਾਂ ਉਹਨੀ, ਥੋੜੀਆਂ ਜਹੀਆ ਜਿਨੀਆ ਕੁ ਸੀਟਾਂ ਹੈਗੀਆ ਹੁੰਦੀਆ ਤੇ ਚੜਾ ਕੇ ਬਾਕੀ ਉਹਨਾਂ ਨੇ ਬਸ ਇਦਾਂ ਈ ਤੋਰਤੀ ਉਹਨਾਂ ਨੂੰ ਨੀ ਮਤਲਬ ਕੀ ਕੋਣ ਡਿੱਗਿਆ ਪਿੱਛੇ ਕੋਣ ਨਹੀਂ ਬੜੀ ਜਬਰਦਸਤ ਜਨਾਨੀ ਥੱਲੇ ਡਿੱਗੀ ਵੀਚਾਰੀ ਬਾਰੀ ਤੋਂ ਆਹੋ ਤੇ ਇਦਾਂ ਈ ਕਰਦੇ ਆ ਕਿ ਬੜੀ ਮਤਲਬ ਉਹਨਾਂ ਨੂੰ ਨੀ ਕੋਈ ਵੀ ਉਹਦੀਆਂ ਪਲਟੀਆਂ ਪਈਆ ਪੂਰੀਆ, ਦੋ ਚਾਰ ਚੰਗੀਆ ਭਲੀਆ ਉਹ ਬਸ ਕੱਢ ਕੇ ਗਾਹਾਂ ਗਏ ਉਹ ਤਾਂ ਅਵੇ ਹੀਂ free ਦੇ ਖਾਤੇ ਚ ਸੱਟਾਂ ਫੇਟਾਂ, ਓਨੇ ਕਿਰਾਇਆ ਨੀ ਸੀ ਲੱਗਣਾ ਜਿਨਾ ਭਾਵੇ ਉਤੇ ਲਵਾਂ ਲੈਂਦੀ ਸੱਟਾਂ ਲਵਾਂ ਕੇ ਹਮ ਤੇ ਅਸੀਂ ਤਾਂ ਅਧਾਰ ਕਾਡ ਖੜੇ ਨੀ ਅਸੀਂ ਤੇ ਕਿਰਾਇਆ ਦਿੱਤਾ ਉਹਨਾਂ ਤੇ ਸਾਨੂੰ ਇੱਕ ਜਨਾਨੀ ਕਹਿੰਦੀ ਬਈ ਫ਼ੈਦਾ ਲਿਆ ਕਰੋ ਨਹੀਂ ਉਹ ਤੇ ਚੱਲ ਹੈ ਫ਼ੈਦਾ ਹੈਨਾ ਬੰਦਾ, ਉਹ ਚੱਲ ਹੁੰਦਾ ਜਦੋਂ ਕਿਤੇ ਮਿਲਜੇ ਬੰਦਾ ਫਾਇਦਾ ਲਵੇ ਓਥੇ ਕੀ ਹੈਨਾ ਜਿਹੜੀ ਸਰਕਾਰ ਨੇ free ਕੀਤੀ ਉਹ ਕਿਹੜਾ ਕਿਸੇ ਦੇ ਖਾਤੇ ਚਲੋ ਲੈਣਾ ਵੀ ਚਾਹੀਦਾ ਧੱਕੇ ਬੜੇ ਵਜਦੇ ਆ ਨਿਆਣੇ ਵਿਚਾਰੇ ਨਿਕੇ ਨਿਕੇ ਰੋਣ ਵਿੱਚ

ਆਹੋ ਮੇਰਾ ਤੇ ਨਹੀਂਓ ਦਿਲ ਕਰਦਾ ਅਧਾਰ ਕਾਡ ਵਾਲੀ ਹਮ ਬਸ ਚ ਬਹਿਣ ਨੂੰ ਬਟਾਲੇ bus stand ਤੇ ਵੀ ਬੜਾ ਖਲਾਰਾਂ ਪਾਇਆ ਹੁੰਦਾ ਇਹਨਾਂ ਨੇ ਹਮ ਜਿਦਾਂ ਹੁਣ ਵਾਇਦੇ ਵੇ ਖਾਲੀ ਬਸ ਜਾਣ ਡਈ ਉਹਤੇ ਚਲੋ, ਮੰਨਿਆ ਵੀ ਓਹੀ ਰਸਤੇ ਤੇ ਲੱਗੀ ਹੋਏ ਤੇ ਫੇਰ ਤੇ ਬੰਦਾ ਬਹਿਜੇ ਨਹੀਂ ਤਾਂ ਫੇਰ wait ਕਰਕੇ ਇਨਾਂ ਰਸ਼ ਪਾਕੇ ਜਨਾਨੀਆ ਜਾਂਦੀਆ ਉਦੋਂ ਨੀ ਮੰਨ ਕਰਦਾ ਹਮ ਉੱਤੋਂ ਗਰਮੀ ਬੜੀ ਹੁੰਦੀ ਐ

ਕੋਈ ਚੁੱਕ ਕੇ ਲੈ ਗਿਆ ਸੀ ਤੇ counter ਤੋਂ ਲੈ ਗਿਆ ਸੀ ਚੁੱਕ ਕੇ ਬਾਦ ਚ ਇਦਾਂ ਈ ਦੁਆ ਕਰਦੀ ਰਹੀ ਮੈਂ ਅੱਛਾ ਫਿਰ ਮਿਲ ਗਿਆ ਆਪੇ ਛੱਡ ਗਏ ਫੇਰ ਦੁਕਾਨ ਦੇ ਠੀਕ ਐ ਠੀਕ ਆ

ਅੱਛਾ ਹਮ ਏਦਾਂ ਹੋ ਜਾਂਦਾ ਐ ਯਾਰ ਪਰ ਚੰਗੇ ਭਲੇ ਮਤਲਬ ਮੈਂ ਇੱਥੇ counter ਰੱਖਿਆ ਤੇ ਮੈਂ ਫਰਿੱਜ ਚੋਂ backside ਤੋਂ ਦਹੀਂ ਕੱਢਣ ਚੱਲਗੀ ਆਉਂਦਿਆਂ ਨੂੰ phone ਈ ਹੈਨੀ ਉੱਥੇ

ਹਾਂ ਤੇ ਮੈਨੂੰ ਜਦੋਂ ਉਹ ਚਲਗੇ ਫੇਰ ਮੈਨੂੰ ਯਾਦ ਆਇਆ ਮੈਂ ਕਿਹਾਂ ਯਾਰ phone ਰੱਖਿਆ ਸੀ ਮੈਂ ਇੱਥੇ ਕਿਤੇ, ਵੇਖਿਆ ਫਿਰ ਮੈਂ ਸਾਰੀ ਦੁਕਾਨ ਚ ਨਹੀਂ ਲੱਭਿਆ ਠੀਕ ਆ ਤੇ ਇੱਧਰ ਤੂੰ ਸਾਨੂੰ ਦੇਖਿਆ ਸੀਗਾ ਫਾਟਕ ਤੇ ਮੇਰੇ brother ਵੀ ਸੀ ਨਾਲ਼ kit ਪਾਈ ਸੀ ਉਹਨਾਂ ਨੇ ਸਰਦਾਰ ਜਹੇ ਉਹਨਾਂ ਨੂੰ ਨੀ ਦੇਖਿਆ ਇੱਕ ਮਿੰਟ ਕਰਦੀ ਮੈਂ

ਬਸ ਠੀਕ ਆ ਵਧੀਆ

ਹਾਂ ਕਰਨਾ ਕੀ ਆ ਵੇਹਲੇ ਈ ਵੇਹਲੀ ਰਹਿੰਦੀ ਹਨ ਕੀ ਕਰਨਾ ਵਾ ਅੜੀਏ ਮਸਰ ਈ ਮਸਰ ਈ ਲੈਜੋ ਹਾਜੇ ਪਿੰਡੋ ਥੋੜ੍ਹਾ ਜਿਹਾ ਇਧਰ ਨੂੰ ਕਿ ਹੋਇਆ ਵਾ ਮੱਛਰ ਜਿਆਦਾ ਵਾ

ਅੱਛਾ ਲੈ ਜਾਣਾ ਹੀ ਮੱਛਰ ਭੈਣ ਤੂੰ ਅੱਛਾ ਹਾ ਭੈਣ ਨੂੰ ਦੇ ਦੇ ਮੱਛਰ ਸਪਨਾ ਆਹੋ ਮੈ ਤੇ ਕਹਿਣ ਦੀ ਹੀ ਪੀ ਦੋਵੇ ਜਾਣੀਆ ਨਾ ਥੋੜ੍ਹਾ ਥੋੜ੍ਹਾ ਲੈਜੋ ਅੜੀਏ ਅੱਛਾ ਕੋਈ ਨਹੀਂ ਆਵਾਂਗੇ ਹਾਡੇ ਤੇ ਸੁਖ ਨਾ ਬਥੇਰਾ ਵਾ ਹਾਡੇ ਇਧਰ ਐਤਕੀ ਘੱਟ ਈ ਲੱਗੇ ਆ ਮੱਛਰ

ਕੋਈ ਨਹੀਂ ਆਵਾਂਗੇ ਦੋਵਾਂ ਭੈਣਾਂ ਕੋ ਥੋੜ੍ਹਾ ਥੋੜ੍ਹਾ ਲੇਜਾਗੇ। ਆਹੋ ਅੜੀਏ ਲੈਜਾ। ਫੜ ਕੇ ਤੇ ਆਪਣੀ ਮੰਜੀ ਦੁਆਲੇ ਬਨਲੀ ਰਾਤ ਨੂੰ ਛੱਡ ਲਿਆ ਹੇਨਾ ਸਪਨਾ

ਮੈ ਕਿਹਾ ਇਹਨੂੰ ਵੰਧਨਾ ਨੂੰ ਕਹਿ ਤੂੰ ਖੱਟਾ ਸੂਟ ਪਾ ਕੇ ਆਈ ਆਹੋ ਤੇ ਲੇਜੀ ਤੇ ਆਪਣੇ ਓਦੇ ਨਾਲ ਬੰਨਲੀ ਜਾ ਕੇ ਓਦੇ ਨਾਲ ਮੰਜੀ ਨਾਲ ਕਿਉਂ ਮੰਜੀ ਨਾ ਕਿਉਂ ਬੰਨਾ? ਆਹੋ ਰਾਤ ਨੂੰ ਛੱਡ ਲਿਆ ਦਿਨੇ ਫਿਰ ਬੰਦ ਕਰਤਾ।

ਖੜਨਾ ਵੀ ਤੂੰ ਈਆ ਆਹੋ ਤੇਰੇ ਵਾਸਤੇ ਈ ਕਲਣਾ ਵਾ ਹੋਰ ਸੁਣਾ?

ਵੱਡਾ ਕੁੜੀ ਕੀ ਕੰਮ ਕਰਦੀ ਤੇਰੀ

ਅੱਛਾ ਓਹਨੇ ਨੀ ਕੰਮ ਕਾਰ ਸਿੱਖਣਾ ਕੋਈ

ਪੜ੍ਹਲਿਆ ਵਾ?

ਤੇ ਲੈ ਓਹਨੂੰ ਕੋਈ ਕੰਮ ਕਾਰ ਸਿੱਖਾਂ ਕੇ